ਅਰੈਜ਼ ਦੇ ਟਿਊਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ
ਅਰੈਜ਼ ਯੂਜਰ ਨੂੰ ਵੇਅਰਿਏਬਲ ਵਿੱਚ ਇੱਕ ਤੋਂ ਜਿਆਦਾ ਡਾਟਾ ਨੂੰ ਸਟੋਰ ਕਰਨ ਦੀ ਆਗਿਆ ਦਿੰਦੇ ਹਨ
ਉਦਾਹਰਨ ਲਈ ਵੇਅਰਿਏਬਲ ਦਿਨ੍ਹਾ ਨੂੰ ਅਰੈਜ਼ ਕਿਹਾ ਜਾਂਦਾ ਹੈ
ਛੋਟੀ ਬਰੈਕਟ ਦੇ ਅੰਦਰ ਅਸੀਂ ਇੱਕ ਤੋਂ ਜਿਆਦਾ ਵੈਲਯੂਜ਼ ਲਵਾਂਗੇ
ਫੇਰ ਮੈਂ ਇਸ ਲਈ ਪੰਜ ਵੈਲਯੂਜ ਲਵਾਂਗਾ ਅਤੇ ਇਹਨਾ ਬਰੈਕਟ ਦੇ ਅੰਦਰ ਹਫਤੇ ਦਾ ਹਰ ਦਿਨ ਆ ਜਾਵੇਗਾ
ਮੈਂ ਸੋਮਵਾਰਮੰਗਲਵਾਰਬੁੱਧਵਾਰਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਵਾਂਗਾ mondaytuesdaywednesdayਥਰਸਡੇ ਐਂਡ ਫ੍ਰੀਡੇ ਹਫਤੇ ਦੇ ਸਿਰਫ ਪੰਜ ਦਿਨ
ਉਦਾਹਰਨ ਲਈ ਪਹਿਲਾ ਦਿਨ ਹੈ ਸੋਮਵਾਰ ਅਤੇ ਦੂਜਾ ਹੈ ਮੰਗਲਵਾਰ ਇਸੇ ਤਰ੍ਹਾ ਅੱਗੇ
ਉੱਮੀਦ ਕਰਦਾ ਹਾਂ ਕਿ ਤੁਹਾਨੂੰ ਕੁਛ ਸਮਝ ਆਇਆ ਹੋਵੇਗਾ
ਵੇਅਰਿਏਬਲ ਵਿੱਚ ਇੱਕ ਤੋਂ ਜਿਆਦਾ ਡਾਟਾ ਭਰਣ ਦਾ ਇਹ ਬਹੁਤ ਅਸਾਨ ਅਤੇ ਸਮਰੱਥ ਤਰੀਕਾ ਹੈ
ਨੋਟ ਕਰ ਲੋ ਕੀ ਇਹ ਨੰਬਰਜ ਵੀ ਹੋ ਸਕਦੇ ਨੇ ਯਾ ਇਸ ਦੇ ਅੰਦਰ ਜੋ ਵੀ ਡਾਟਾ ਤੁਹਾਨੂੰ ਚਾਹੀਦਾ ਹੈ
ਹੁਣ ਮੈਂ ਐੱਕੋ ਕਹਿਣ ਜਾ ਰਿਹਾਂ ਆਪਣੇ ਅਰੈਜ਼ ਨੂੰ ਐੱਕੋ ਕਰਨ ਲਈ
ਹੁਣ ਤੁਸੀਂ ਦੇਖੋਂਗੇ ਕੀ ਇਹ ਕੰਮ ਨਹੀ ਕਿੱਤਾ
ਇਹ ਉਦੋਂ ਹੁੰਦਾ ਹੈ ਜਦੋ ਅਸੀਂ ਆਪਣੇ ਪੇਜ ਨੂੰ ਖੋਲਦੇ ਹਾਂ
ਸਾਨੂੰ ਹੁਣੇ ਹੀ ਮਿਲਿਆ ਅਰੈ ਐੱਕੋਡ ਆਉਟ
ਹੁਣਅਰੈ ਇਸਦੇ ਅੰਦਰ ਕਿੱਥੇ ਵੀ ਨਹੀ ਹੈ
ਪੀਐਚਪੀ ਨੇ ਕੀ ਕਿੱਤਾ ਹੈ ਕੀ ਉਸਨੇ ਐੱਕੋ ਆਊਟ ਕਰ ਦਿੱਤਾ ਹੈ ਕੀ ਜੋ ਸਾਡੇ ਕੋਲ ਹੈ ਉਹ ਇੱਕ ਅਰੈ ਹੈ
ਹੁਣ ਅਰੈ ਦੇ ਅੰਦਰ ਇੱਕ ਵਿਸ਼ੇਸ਼ ਐੱਲਿਮੈਨਟ ਨੂੰ ਪੁਕਾਰਨ ਲਈ ਤੁਸੀਂ ਉਸਨੂੰ ਐੱਲਿਮੈਨਟ ਵੀ ਪੁਕਾਰਨਾ ਚਾਹੁੰਦੇ ਹੋ ਸਕਦੇ ਹੋਂ ਪਰ ਕਈ ਜਗ੍ਹਾ ਤੇ ਉਹਨਾ ਨੂੰ ਇਦ ਟੈਗਸ ਯਾ ਐੱਲਿਮੈਨਟ ਆਫ ਅਰੈ ਕਿਹਾ ਜਾਂਦਾ ਹੈ
ਹੁਣ ਅਸੀਂ ਸੂਕਵੇਅਰ ਬਰੈਕਟ ਦਾ ਇਸਤੇਮਾਲ ਕਰਨ ਜਾ ਰਹੇ ਹਾਂ ਅਤੇ ਅਸੀਂ ਉਸ ਪੋਜਿਸ਼ਨ ਨੂੰ ਐੱਲਿਮੈਨਟ ਇੰਨਸਾਇਡ ਦਿ ਅਰੈ ਪੁਕਾਰਾਂਗੇ
ਫੇਰ ਤੁਸੀਂ ਸੋਚ ਸਕਦੇ ਹੋਂ ਕੀ ਇਹ ਪਹਿਲਾਦੂਜਾ ਤੀਜਾਚੋਥਾ ਅਤੇ ਪੰਜਵਾ ਹੈ onetwothreeਫੋਰ ਐਂਡ ਫਾਈਵ ਨੰਬਰਿੰਗ ਸਿਸਟਮ ਦੀ ਵਜਾ ਤੋਂ ਜਿਵੇਂ ਵੀ ਦੀ ਸਟੈਨਡਰਡ ਨੰਬਰਿੰਗ ਸਿਸਟਮ ਅਸੀਂ ਜ਼ੀਰੋ ਤੋਂ ਸ਼ੁਰੂ ਕਰਾਂਗੇ ਜ਼ੀਰੋਇੱਕਦੋ ਤਿੰਨ ਅਤੇ ਚਾਰ
ਉਦਾਹਰਨ ਲਈ ਅਗਰ ਮੈਂ ਸੋਮਵਾਰ ਨੂੰ ਐੱਕੋ ਕਰਨਾ ਹੈ ਉਹ ਹੋਇਗਾ ਜ਼ੀਰੋਫੇਰ ਤੁਸੀਂ ਜ਼ਿਰੋ ਪਾੳ ਉਸ ਵਿੱਚ ਅਤੇ ਤੁਸੀਂ ਸੋਮਵਾਰ ਨੂੰ ਐੱਕੋ ਕਰ ਦਿੱਤਾ ਹੈ
ਇਸੇ ਤਰ੍ਹਾ ਇੱਕ ਨਾਲ ਮੰਗਲਵਾਰ ਅਤੇ ਚਾਰ ਨਾਲ ਹੋਇਗਾ ਸ਼ੁੱਕਰਵਾਰ ਜੋ ਆਖਰੀ ਐੱਲਿਮੈਨਟ ਹੈ ਅਰੈ ਦਾ
ਠੀਕ ਹੈ ਹੁਣ ਮੈਂ ਅੱਗੇ ਜਾ ਰਿਹਾ ਹਾਂ ਅਤੇ ਮੈਂ ਤੁਹਾਨੂੰ ਦਿਖਾਣ ਜਾ ਰਿਹਾ ਹਾਂ ਕੀ ਵੈਲਯੂਜ ਨੂੰ ਅਲਗ ਤਰੀਕੇ ਨਾਲ ਅਰੈ ਵਿੱਚ ਕਿਵੇਂ ਅਸਾਇਨ ਕਰ ਸਕਦੇ ਹਾਂ
ਹੁਣ ਮੈਂ ਜੋ ਕਹਿਣਾ ਚਾਹੁੰਦਾ ਹਾਂ ਮੈਨੂੰ ਉਸਦੀ ਸ਼ੁਰਵਾਤ ਤੋਂ ਸ਼ੁਰੂ ਕਰਨ ਦਿਉ
ਹੁਣ ਮੈਂ ਇੱਕ ਅਰੈ ਬਣਾਉਣ ਜਾ ਰਿਹਾ ਹਾਂ ਜਿਸ ਨੂੰ ਹੁਣ ਮੈਂ ਵਿਸ਼ੇਸ਼ ਤੋਰ ਤੇ ਬਣਾਉਗਾ
ਹੁਣ ਦਿਨ ਜ਼ੀਰੋ ਸਮਾਨ ਹੈ ਸੋਮਵਾਰ ਤੇ ਅਤੇ ਦਿਨ ਇੱਕ ਸਮਾਨ ਹੈ ਮੰਗਲਵਾਰ ਤੇ ਹੁਣ ਤੁਸੀਂ ਸੋਚ ਸਕਦੇ ਹੋਂ ਕਿ ਇਸਦਾ ਮਤਲਬ ਕੀ ਹੈ160 ਮੇਰਾ ਮਤਲਬ ਹੈ ਕਿ ਮੈ ਇਥੇ ਇਸਨੂੰ ਆਵਸ਼ਕ ਰੂਪ ਨਾਲ ਬਣਾ ਰਿਹਾ ਪਰ ਜੋ ਮੈ ਪਹਿਲਾ ਕਿਹਾ ਸੀ ਉਸ ਨਾਲ ਅਸੀਂ ਹੁਣ ਤੰਗ ਹੋ ਸਕਦੇ ਹਾਂ
ਮੇਰਾ ਮੱਤਲਬ ਹੈ ਕੀ ਦਿਨ 1 ਈਕਵਲ ਹੈ ਅਤੇ ਦਿਨ 2 ਵੀ ਈਕਵਲ ਹੈ ਅਤੇ ਤੁਸੀਂ ਇਸਨੂੰ ਇਸ ਤਰ੍ਹਾ ਕਰ ਸਕਦੇ ਹੋਂ
ਜਿਵੇਂ ਵੀ ਹਲੇ ਵੀ ਅਸੀਂ ਇਥੇ ਇਹ ਕਰ ਰਹੇ ਹਾਂ ਕੀ ਅਸੀਂ ਇਸਨੂੰ ਅਰੈ ਵਿੱਚ ਪਾਂ ਰਹੇ ਹਾਂ
ਫੇਰ ਵੀ ਉਹ ਸੇਮ ਸਟਰੱਕਚਰ ਹੀ ਸ਼ਾਮਲ ਕਰੇਗਾ ਪਰ ਅਸੀਂ ਇਸਨੂੰ ਹੋਰ ਤਰੀਕੇ ਨਾਲ ਨਿਰਦੇਸ਼ ਕਰਾਂਗੇ
ਤੁਸੀਂ ਇਸਨੂੰ ਇਸ ਤਰੀਕੇ ਨਾਲ ਕਰ ਸਕਦੇ ਹੋਂ
ਮੈਂ ਤਾਂ ਹਮੇਸ਼ਾ ਇਸੇ ਤਰੀਕੇ ਦਾ ਇਸਤੇਮਾਲ ਕਰਦਾ ਹਾਂ
ਮੈਂਨੂੰ ਇਹ ਜਿਆਦਾ ਸਾਫ ਜਿਆਦਾ ਸਿਮਪਲ ਅਤੇ ਸਿਰਫ ਤੁਹਾਨੂੰ ਦੱਸਣ ਲਈ ਤੁਸੀਂ ਇਸਨੂੰ ਇਸ ਤਰੀਕੇ ਨਾਲ ਨੀਚੇ ਲੈ ਕੇ ਆ ਸਕਦੇ ਹੋਂ
ਜਿਵੇ ਵੀ ਅਗਰ ਤੁਸੀਂ ਇਸਨੂੰ ਦੇਖਣਾ ਪੰਸਦ ਕਰਦੇ ਹੋਂ ਮੇਰਾ ਮਤੱਲਬ ਹੈ ਮੈਂ ਇਸਨੂੰ ਹੁਣ ਸੇਵ ਕਰਾਂਗਾ ਰਿਫਰੈਸ਼ ਕਰਾਂਗਾ ਅਤੇ ਫੇਰ ਕੁਛ ਵੀ ਨਹੀ ਬਦਲੀਆ
ਇਥੇ ਕੋਈ ਐੱਰਰ ਨਹੀ ਹੈ ਸਾਨੂੰ ਫੇਰ ਸੇਮ ਸਟਰੱਕਚਰ ਮਿਲੇਗਾ ਅਸੀਂ ਹੁਣੇ ਹੀ ਉਹਨਾ ਨੂੰ ਲਾਇਨਜ ਤੇ ਲੈ ਆਏ ਹਾਂ ਇਸ ਫੰਗਸ਼ਨ ਦੇ ਅੰਤ ਵਿੱਚ ਲਾਇਨ ਟਰਮਿਨੇਟਰ ਹੈ ਅਤੇ ਹਰ ਲਾਇਨ ਦੇ ਅੰਤ ਵਿੱਚ ਨਹੀ ਹੈ ਇਸ ਕਰਕੇ ਤੁਸੀਂ ਉਲਝ ਨਾ ਜਾਣਾ
ਠੀਕ ਹੈ ਚਲੋ ਉਸਤੇ ਵਾਪਸ ਚਲਿਏ
ਇਹ ਹੈ ਬੇਸਿਕ ਅਰੈਜ਼ ਅਤੇ ਕਿਵੇਂ ਅਸੀਂ ਵੈਲਯੂ ਨੂੰ ਦੋ ਅਲਗ ਤਰੀਕਿਆਂ ਵਿੱਚ ਬਣਾਇਆ ਅਤੇ ਦੱਸਿਆ ਕੀ ਉਸ ਵਿੱਚ ਵੈਲਯੂ ਨੂੰ ਕਿਵੇਂ ਪੁਕਾਰਨਾ ਹੈ
ਉਦਾਹਰਨ ਲਈ ਅਗਰ ਮੈਂ ਕਹਿੰਦਾ ਹਾਂ ਕੀ ਐੱਕੋ ਅੱਜ ਡੇਜ ਹੈ ਅਤੇ ਫੇਰ ਮੈਂ ਕਿਹ ਸਕਦਾ ਹਾਂ ਜ਼ੀਰੋ
ਹੁਣ ਤੁਸੀਂ ਦੇਖ ਸਕਦੇ ਹੋਂ ਕੀ ਮੈਂ ਪਹਿਲਾ ਹੀ ਇਸ ਕੋਨਟੈੱਕਸਟ ਨੂੰ ਹਾਇਲਾਇਟ ਕਰ ਦਿੱਤਾ ਹੈ ਮੈਂ ਉਸਨੂੰ ਹਰੇ ਰੰਗ ਵਿੱਚ ਹਾਇਲਾਇਟ ਕਿੱਤਾ ਹੈ
ਹੁਣ ਅਗਰ ਤੁਸੀਂ ਇਸਨੂੰ ਰਿਫਰੈਸ਼ ਕਰੋ ਤਾਂ ਤੁਸੀਂ ਦੇਖ ਸਕਦੇ ਹੋਂ ਕੀ ਉਹ ਸੋਮਵਾਰ ਹੈ
ਹੁਣ ਤੁਸੀਂ ਇਸ ਵਿੱਚ ਉਲਝੋ ਨਾ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕੀ ਤੁਸੀਂ ਇਸ ਕੋਨਟੈੱਕਸਟ ਦਾ ਇਸਤੇਮਾਲ ਕਰੋ
ਜਿਵੇਂ ਵੀ ਇਹ ਇੱਕ ਆਦਰਸ਼ ਤਰੀਕਾ ਨਹੀ ਹੈ ਜਿਸ ਵਿੱਚ ਕੌਨਟੈੱਕਟ ਕੋਡਿੰਗ ਨੂੰ ਪਛਾਣੇ
ਉਹ ਇੰਜ ਵਧੀਆ ਲਗੇਗਾ ਤੁਸੀਂ ਦੇਖੋਂਗੇ ਜਦੋ ਅਸੀਂ ਇਥੇ ਲਿਖਦੇ ਹਾਂ ਐੱਕੋ ਡੇਜ਼ ਅਤੇ ਜ਼ੀਰੋ ਤੁਸੀਂ ਦੇਖ ਸਕਦੇ ਹੋਂ ਕੀ ਉਹ ਕਿਵੇਂ ਲਾਲ ਰੰਗ ਵਿੱਚ ਆਇਆ ਹੈ ਇਨਟਿਜਰ ਅਤੇ ਨੰਬਰ ਨੂੰ ਦਿਖਾੳਣ ਲਈ
ਤੁਹਾਡੇ ਲਿਖਣ ਵਾਸਤੇ ਉਹ ਇਸ ਤਰੀਕੇ ਦੀ ਪੰਸਦ ਕਰੇਗਾ ਅਤੇ ਅਸੀਂ ਦੇਖ ਸਕਦੇ ਹਾਂ ਕੀ ਉਹ ਠੀਕ ਹੈ
ਇਸਨੂੰ ਐੱਕੋ ਕਰਨ ਲਈ ਤੁਸੀਂ ਅਰੈ ਨੂੰ ਆਪਣੇ ਸਟਰਿੰਗ ਵਿੱਚ ਇੱਕਠਾ ਕਰ ਸਕਦੇ ਹੋਂ
ਜਿਵੇਂ ਵੀ ਮੈਂ ਹੁਣ ਅਸੋਸ਼ੀਏਟਿਵ ਅਰੈਜ ਵਿੱਚ ਜਾ ਰਿਹਾ ਜਿਥੇ ਅਸੀਂ ਇਦ ਟੈਗਜ ਨੂੰ ਇਸ ਤਰੀਕੇ ਨਾਲ ਅਸਾਇਨ ਕਰਾਂਗੇ ਕੀ ਸਾਡੇ ਕੋਲ ਹਰ ਕਿਸਮ ਦੀ ਆਇਡੈੱਨਟਿਟਿ ਦੀ ਵੈਲਯੂ ਦਾ ਹੋਲਡ ਹੋਵੇ
ਅਗਰ ਤੁਸੀਂ ਇਸਦੀ ਪਾਲਣਾ ਨਹੀ ਕਰੋਗੇ ਫੇਰ ਮੈਂ ਇਸੀ ਤਰੀਕੇ ਨਾਲ ਇਸਨੂੰ ਬਣਾਉਂਗਾ
ਹੁਣ ਮੈਂ ਕਿਹਣ ਜਾ ਰਿਹਾ ਕੀ ਏਜਿਜ ਈਕਵਲਜ ਅਰੈ ਇਸਦੇ ਅੰਦਰ ਮੈਂ ਕਹਾਂਗਾ ਐਲੇਕਸ
ਹੁਣ ਬਜਾਏ ਅਗੇ ਜਾਂਵਾ ਫੇਰ ਬਿਲੀ ਅਤੇ ਕਾਇਲ ਦਾ ਨਾਮ ਲਵਾਂ ਜੋ ਮੇਰੇ ਕੋਲ ਤਿੰਨ ਨਾਮ ਨੇ ਜਿਸ ਦਾ ਇਸਤੇਮਾਲ ਮੈਂ ਕਰਨਾ ਹੈ ਪਰ ਉਸਦੀ ਜਗ੍ਹਾ ਮੈਂ ਕਹਾਂਗਾ ਉੱਨੀ ਅਠਾਰਾਂ ਅਤੇ ਚੌਦਾਂ ਨਾਈਨਟੀਨ ਆਈਟੀਨ ਫੋਰਟੀਨ
ਮੂਲ ਰੂਪ ਵਿੱਚ ਈਕਵਲਜ ਅਤੇ ਗਰੇਇਟਰ ਦੈਨ ਸਾਇਨ ਦਾ ਇਸਤੇਮਾਲ ਕਰਨਾ
ਹੁਣ ਇਸਨੇ ਇਹ ਕਿੱਤਾ ਹੈ ਕੀ ਬਜਾਏ ਸਾਡੇ ਅਰੈ ਐੱਲਿਮੈਨਟ ਤੋਂ ਜਿਸ ਵਿੱਚ ਵੈਲਯੂ ਜ਼ੀਰੋ ਇੱਕ ਅਤੇ ਦੋ ਸੀ
ਉਹ ਹੁਣ ਐਲੇਕਸ ਬਿਲੀ ਅਤੇ ਕਾਇਲ ਤੋਂ ਪੁਕਾਰੇ ਜਾ ਰਹੇ ਹਨ ਪਰ ਉਹਨਾ ਦੀ ਵੈਲਯੂ ਚੌਦਾਂ ਉੱਨੀ ਅਤੇ ਅਠਾਰਾਂ ਨੇ
ਨਿਸ਼ਚਿਤ ਰੂਪ ਵਿੱਚ ਉਹ ਸੇਮ ਹੀ ਹੈ ਲਿਖਣ ਵਿੱਚ
ਚਲੋ ਇਸਤੋਂ ਛੁਟਕਾਰਾ ਪਾ ਲੈਂਦੇ ਹਾਂ ਅਤੇ ਇਸਨੂੰ ਜ਼ੀਰੋਇੱਕ ਅਤੇ ਦੋ ਨਾਲ ਹੀ ਪੁਕਾਰਦੇ ਹਾਂ
ਅਤੇ ਇਹ ਇਸਨੂੰ ਹੋਰ ਸਹਾਇਕ ਬਣਾਉਣਦਾ ਹੈ ਅਤੇ ਯਾਦ ਰਖਣ ਲਈ ਥੋੜ੍ਹਾ ਅਸਾਨ ਪੁਕਾਰਣ ਲਈ ਥੋੜ੍ਹਾ ਅਸਾਨ ਹੁਣ ਅਸੀਂ ਕਿਹ ਸਕਦੇ ਹਾਂ ਕੀ ਐੱਕੋ ਆਉਟ ਏਜਿਜ ਐਲੇਕਸ ਇਸ ਤਰ੍ਹਾ
ਫੇਰ ਇਹ ਉੱਨੀ ਨੂੰ ਐੱਕੋ ਕਰਦੇ ਗਾ ਜਦੋ ਅਸੀਂ ਰਿਫਰੈਸ਼ ਕਰਦੇ ਹਾਂ ਅਸੀਂ ਦੇਖਦੇ ਹਾਂ ਉੱਨੀ
ਇਸਸੇ ਤਰ੍ਹਾ ਤੁਸੀਂ ਬਿਲੀ ਅਤੇ ਕਾਇਲ ਦੇ ਨਾਲ ਕਰ ਸਕਦੇ ਹੋਂ
ਫੇਰ ਜਦੋ ਤੁਸੀ ਪ੍ਰੋਗਰਾਮ ਦੇ ਅੱਧ ਵਿੱਚ ਹੁੰਦੇ ਹੋਂ ਅਤੇ ਤੁਸੀਂ ਕਹਿੁੰਦੇ ਹੋਂ ਕੀ ਮੈਂ ਟਾਪ ਤੇ ਜਾਣਾ ਚਾਹੁੰਦਾ ਹਾਂ ਅਤੇ ਹਰ ਰੋ ਨੂੰ ਕਾਉਨਟ ਕਰਨਾ ਚਾਹੁੰਦਾ ਹਾਂ ਅਤੇ ਅਸੀ ਕਹਿੁੰਦੇ ਹਾਂ ਕੀ ਇਹ ਜ਼ੀਰੋਇੱਕ ਦੋ ਯਾ ਤਿਨ ਹੈ ਕਿਉਂ ਕਿ ਮੈਂ ਯਾਦ ਨਹੀ ਰਖ ਪਾ ਰਿਹਾ
ਇਹ ਕਰਨ ਵਿੱਚ ਬਹੁਤ ਅਸਾਨ ਹੈ
ਦੂਜਾ ਲਾਭਦਾਇਕ ਤਰੀਕਾ ਹੈ ਇਸਨੂੰ ਕਰਨ ਦਾ ਅਗਰ ਮੈਂ ਕਹਾਂ ਕੀ ਐਲੇਕਸ ਇੱਕ ਦੇ ਈਕਵਲ ਹੈ ਅਤੇ ਬਿਲੀ ਦੋ ਦੇ ਈਕਵਲ ਹੈ
ਅਸੀਂ ਜ਼ੀਰੋ ਅਤੇ ਫੇਰ ਇੱਕ ਤੋਂ ਸ਼ੁਰੂ ਨਹੀ ਕਰ ਰਹੇ
ਅਸੀਂ ਇੱਕ ਅਤੇ ਦੋ ਤੋਂ ਸ਼ੁਰੂ ਕਰ ਰਹੇ ਹਾਂ ਅਸੀਂ ਇਹ ਪ੍ਰਾਪਤ ਕਿੱਤਾ ਕੀ ਇਹ ਯਾਦ ਰਖਣ ਵਿੱਚ ਜਿਆਦਾ ਅਸਾਨ ਹੈ
ਹੁਣ ਅਸੀਂ ਕਿਹ ਸਕਦੇ ਹਾਂ ਐੱਕੋ ਏਜਿਜ ਇੱਕ ਜੋ ਐਲੇਕਸ ਨਿਕਲਦਾ ਹੈ
ਅਸੀਂ ਇਸ ਦੇ ਲਈ ਜ਼ੀਰੋ ਦਾ ਇਸਤੇਮਾਲ ਨਹੀ ਕਰ ਰਹੇ ਉਹ ਜਿਆਦਾ ਯੂਜਰ ਫ਼ਰੈੱਨਡਲਿ ਹੈ ਤੁਹਾਡੇ ਪ੍ਰੋਗਰਾਮ ਲਈ ਬਜਾਏ ਜ਼ੀਰੋ ਇੱਕ ਦੋzeroਓਨੇ ਐਂਡ ਤਵੋ ਦੇ ਕਹਿਣ ਤੋਂ
ਇਸਦੀ ਕੋਸ਼ਿਸ਼ ਕਰੋ ਇਸਦੇ ਉਪਰ ਕੰਮ ਕਰੋ ਅਤੇ ਦੇਖੋ ਤੁਹਾਡੇ ਲਈ ਕੀ ਅਸਾਨ ਹੈ
ਮੇਰੇ ਹਿਸਾਬ ਨਾਲ ਮੇਰੇ ਲਈ ਇਹ ਬੇਮਤੱਲਬ ਹੈ ਕਿਉਂ ਕਿ ਮੈਂ ਹਮੇਸ਼ਾ ਜ਼ਿਰੋਇੱਕ ਅਤੇ ਦੋ ਦਾ ਇਸਤੇਮਾਲ ਕਿੱਤਾ ਹੈ
ਪਰ ਤੁਸੀਂ ਇਸਨੂੰ ਪਹਿਲਾ ਦੀ ਤਰ੍ਹਾ ਯਾ ਇਸ ਤਰ੍ਹਾ ਇਸਤੇਮਾਲ ਕਰ ਸਕਦੇ ਹੋਂ ਯਾ ਕਿਸੇ ਵੀ ਡਾਟਾ ਟਾਇਪ ਨੂੰ ਸਟਰਿੰਗ ਵੈਲਯੂ ਅਸਾਇਨ ਕਰਕੇ ਇਸਤੇਮਾਲ ਕਰ ਸਕਦੇ ਹੋਂ
ਇਹ ਹੀ ਤਰੀਕੇ ਨੇ ਇਸਨੂੰ ਇਸਤੇਮਾਲ ਕਰਨ ਦੇ
ਠੀਕ ਹੈ ਇਹ ਨੇ ਬੇਸਿਕ ਅਰੈਜ ਮੇਰੇ ਕੋਲ ਇੱਕ ਹੋਰ ਟਿਊਟੋਰਿਯਲ ਹੈ ਮਲੱਟਿਡਾਇਮੈੱਨਸ਼ਨਲ ਅਰੈਜ ਉੱਤੇ
ਉਹ ਇੱਕ ਅਲਗ ਟਿਊਟੋਰਿਯਲ ਹੈ
ਉਸਨੂੰ ਜਰੂਰ ਦੇਖਣਾ
ਇਸ ਟਿਊਟੋਰਿਯਲ ਵਿੱਚ ਬੱਸ ਇਨਾ ਹੀ
ਦੇਖਣ ਲਈ ਧੰਨਵਾਦਮੈਂ ਹਾਂ ਹਰਮਨਪ੍ਰੀਤ ਸਿੰਘ ਸਪੋਕਨ ਟਿਊਟੋਰਿਯਲ ਪ੍ਰੋਜੈਕਟ ਲਈ